ਉਹ ਕੋਲ ਨੇ ਰੋਟੀ ਪਾਣੀ ਬਣਾਉਦੇ ਨੇ। ਹਮ ਪਕਾਉਣਡੇ ਨਹੀ ਜੇ।

ਹਾਲੇ ਤਾਂ ਸਬਜੀ ਬਣਾ ਕੇ ਤੇ ਰੱਖ ਕੇ ਆਈ ਆ ਅੰਦਰ।

ਡੈਡੀ ਆਇਆ ਕੇ ਨਹੀ?

ਅੱਛਾ ਅੱਛਾ।

ਮਧੂ ਹੋਣੀ ਕੁਝ ਨਹੀ ਉਹ ਵੀ ਦੇ ਰੋਟੀ ਪਾਣੀ ਪਕਾਉਣ।

ਉਹਨਾਂ ਦਾ ਰਾਜ ਕਰਨਾ ਭੁੱਲ ਗਈ ਓਏ।

ਹਮ ਕੀ ਕਰਨ ਡੇ ਆਈ ਕੁਛ ਆ। ਨੀ ਹਾਲੇ ਨਹੀ ਆਈ। ਕੀ ਵਿਆਹ ਵਾਲੀ ਲਾਲੀ ਬੋਲਣ।

ਹਾਂ ਜੀ। ਚਲ ਗਿਆ ਮੈਂ ਕਿਹਾ ਘਰ ਲਾਲੀ ਕਿ ਉੱਥੇ ਹੀ ਆ? ਨਹੀ ਹਾਲੇ ਨਹੀ ਗਏ ਘਰ ਹੀ ਚੱਲ ਗਏ।

ਉਹ ਉੱਥੇ ਗਈ। ਗਲੀ ਸਾਫ ਕਰਨ ਗਈ ਤੇ ਨਾਲ ਬੋਲਣਡਈ

ਉਹ ਗਈ ਕਿਤੇ ਦੁਆ ਕਰਨ।

ਭਾਬੀ ਹੋਣੀ ਭਾਬੀ ਹੋਣੀ ਵੀ ਏਥੇ ਹੀ ਆ।

ਤੇ ਉਹ ਮਾਸੀ ਆਉਣਾ ਦਾ ਆਇਆ ਫੋਨ। ਹੋਈ ਹੈ ਸੇਵੇਰੇ ਗੱਲ।

ਆਖਣਾ ਉਨੇ ਕੀ ਹੈ। ਨਿਆਣੇ ਲੈ ਕੇ ਆਈ ਆ ਸਕੂਲੋ। ਅੱਛਾ। ਹਮ ਨਿਆਣੇ ਲੈ ਕੇ ਆਈ ਆ।

ਸਕੂਲ ਗਏ ਸੀ। ਸਕੂਲ ਲੈ ਕੇ ਆਈ ਹਾਂ।

ਵਧੀਆ। ਹੋਰ ਸਭ ਠੀਕ ਠਾਕ?

ਹਮ ਤੇ ਨਾਲ ਆਪਣੀ ਵਰਦੀ ਵੀ ਪ੍ਰੈਸ ਕਰਨੀ ਆ। ਕੰਮ ਬੜਾ।

ਤੇ ਕੀ ਨਾਂ ਇਹਦਾ ਬਸ ਬਸ ਸਕੂਲੇ ਵੀ ਜਾਣਾ ਵਾ।

ਚੱਲ ਠੀਕ।

ਤੇ ਮਾਮੇ ਦਾ ਆਇਆ ਫੋਨ? ਮਾਮੇ ਦਾ ਵੀ ਆਉਣਦਿਆਂ ਦੁਪਿਹਰੇ।

ਆਹ

ਮੈ ਪੁੱਛ ਕੇ ਘਲਾ ਕੀ ਆਉਂਦਾ?

ਆਹ

ਕੀ ਬਣਾਇਆ? ਦਾਲ ਕੁੱਦੂ।

ਤੁਸੀ ਕੀ ਬਣਾਇਆ? ਅਸੀ ਰਾਜਮਾਂਹ। ਅੱਛਾ ਦਾਲ ਚੌਲ।

ਦਾਲ ਚੌਲ।

ਆਉਂਦਾ ਨੀ ਫ਼ਿਰ। ਖੇਡਣ ਡਿਆ। ਅੱਛਾ ਖੇਡਣ ਡਿਆ ਹੋਇਆ।

ਅੱਛਾ। ਹੋਰ।

ਨਿੱਕਣ ਤੇਰੀ। ਪ੍ਰਾਹੁਣੇ ਆਏ ਘਰ।

ਕਿਹੜੇ ਪ੍ਰਾਹੁਣੇ ਆਏ?

ਗੁਆਂਢੀ ਠੀਕ ਠਾਕ ਆ? ਹਾਂ ਠੀਕ ਹੈ ਗੁਆਂਢੀ ਵੀ। ਤੁਹਾਡੇ ਗੁਆਂਢੀ ਠੀਕ ਹੈ।

ਸਾਡੇ ਗੁਆਂਢੀ ਮਾਰਦੇ ਛਾਲਾਂ।

ਮਾਰਦੇ ਛਾਲਾਂ ਫ਼ਿਰ।

ਤੇ ਉਹ ਜਾਣਾ ਬਲਜੀਤ। ਹੈਂਅ। ਮੈਂ ਕਿਹਾ ਬਲਜੀਤ ਘਰ ਚੱਲੀਏ। ਨਾਂ ਮੈਂ ਨਹੀ। ਅੱਛਾ। ਅੱਛਾ ਕਿੱਥੇ ਗਈਆਂ?

ਸਿਆਣਾ ਅੰਕਲ, ਵਾਜਾ ਤੇ ਉਹ ਕੀ ਨਾਂ ਉਹਦਾ ਉਹ ਬਲਜੀਤ। ਅੱਛਾ।

ਨਾ ਉਹ ਤਾਂ ਘਰੇ ਸੀ।

ਗਏ ਹੋਣੇ ਮਿਲਣ ਗਿਲਣ ਵਿਚਾਰੇ।

ਮਿਲਣ ਮਿਲੁਣ ਗਏ ਹੋਣੇ ਆ।

ਕਿੰਨਾ ਚਿਰ ਹੋ ਗਿਆ ਉਨ੍ਹਾਂ ਦੀ ਕਦੇ ਭੂਆ ਵੀ ਨਹੀਂ ਆਈ ਇਥੇ।

ਹੋਰ ਡੈਡੀ ਆਉਂਦੇ ਨੇ ਹਾਲੇ ਵੀ ਟਾਇਮ ਹੋ ਗਿਆ ਹੋਣਾ। ਆਉ ਜਿਹੜਾ ਟਾਇਮ ਹੁੰਦਾ ਹੈਗਾ ਆਹੋ ਅੱਛਾ। ਅੱਛਾ-ਅੱਛਾ

ਆਹੋ ਤੇ ਉਹ ਬਥੇਰਾ ਰੌਲਾ ਪਾਉਂਦੀ ਏ ਭਾਬੀ ਤੇ ਅੱਜ ਵੀ।

ਹੋਰ ਫ਼ੇਰ।

ਆਹੋ ਵਧੀਆ-ਵਧੀਆਂ। ਬਣਾ ਲਾਇਆ ਰੋਟੀ ਪਾਣੀ। ਹੈਂਅ

ਪਕਾ ਲੈ ਫੇਰ ਕਦੋਂ ਪਕਾਉਣੀਆਂ? ਪਕਾ ਲਾਂ ਗੇ। ਉਹ ਗਈ ਪਕਾਉਣ।

ਗੁਆਂਢੀਆਂ ਨੇ ਤਾ ਖਾ ਵੀ ਲਈਆਂ। ਚੰਗਾ ਹੈ ਟਾਇਮ ਨਾਲ਼।

ਵਧੀਆ ਟਾਈਮ ਦੇ ਨਾਲ ਵਿਹਲੇ ਹੋ ਗਏ ਹਾਂ। ਆਹ ਚਲੋ ਚੰਗਾ ਠੀਕ ਹੈ ਫੇਰ। ਠੀਕ ਹੈ ਜੀ। ਸੱਤ ਸ਼੍ਰੀ ਅਕਾਲ ਮਮੀ ਸਸਰਿਆਕਲ ਗੱਲ ਤਾਂ ਠੀਕ ਹੈ